ਇਹਨਾਂ ਗੱਟਿਆਂ ਨੂੰ ਕੁਝ ਵਿਅਕਤੀ ਉਤਾਰ ਰਹੇ ਹਨ।

ਇੰਜਨ ਨੂੰ ਪਾਈਪ ਪਾਣੀ ਨਾਲ ਧੋ ਰਿਹਾ ਹੈ।

ਮੇਰੇ ਸਾਹਮਣੇ ਇੱਕ ਵੱਡਾ ਹਾਲ ਹੈ।

ਮੇਰੇ ਸਾਹਮਣੇ ਕੁਛ ਪੱਥਰ ਦਿਖਾਈ ਦੇ ਰਹੇ ਹਨ।

ਇੱਕ ਮਜ਼ਦੂਰ ਪਿੱਲਰ ਊਪਰ ਚੜ੍ਹ ਕੇ ਸਰੀਆ ਪਕੜ ਕੇ ਬੈਠਾ ਹੈ।

ਇੱਕ ਪਾਸੇ ਇੱਕ ਜਨਾਨੀ ਨਜ਼ਰ ਆ ਰਹੀ ਹੈ।

ਇਹਨਾਂ ਦੇ ਪਿੱਛੇ ਅਲਮਾਰੀ ਵਿੱਚ ਕਿਤਾਬਾਂ ਜੁੜੀਆ ਹੋਈਆਂ ਹਨ।

ਇਕ ਆਦਮੀ ਦੇ ਹੱਥ ਵਿੱਚ ਹੈਲਮਟ ਹੈ।

ਇਸ ਜਾਲ ਦੇ ਵਿੱਚ ਬਿਜਲੀ ਵਾਲੀਆਂ ਪਾਈਪਾਂ ਵੀ ਹਨ --

ਇੱਕ ਲੜਕਾ ਡੰਬਲ ਚੁੱਕ ਕੇ ਖੜਾ ਹੈ।

ਮੇਰੇ ਸਾਹਮਣੇ ਇੱਕ ਡੈੱਲ ਦਾ ਕੰਪਿਊਟਰ ਪਿਆ ਹੈ।